ਹਾਂ ਤੇ ਫਿਰ ਮੈਂ ਨੀ ਲਿਆ ਕੁਛ ਵੀ।

ਇੱਥੇ ਤਾਂ ਲਿਆ ਕੇ ਮਹਿੰਗੇ ਦਿੰਦੇ ਆਲੂ

ਘਰੇ

ਹਾਂ ਆਲੂ ਬਖਾਰੇ

ਇੰਨੇ ਮਹਿੰਗੇ ਮੈਂ ਤਾਂ ਆਹੋ ਮੈਂ ਵੀ ਅਹ ਮੈਂ ਵੀ ਆਲੂ ਬਖਾਰਾ ਤੇ ਲੈ ਖਾ ਖੂ ਲਿਆ ਕਰਾਂ ਹਨਾ ਖੂਨ ਬੜਾ ਘੱਟ ਵਾ। ਬਹੁਤ ਚੰਗਾ ਅੱਜ ਇੱਥੇ

ਮੈਂ ਹੈ ਨੀ ਇੱਥੇ ਮੈਂ ਹੈ ਨੀ ਇੱਥੇ, ਮੈਂ ਗਈ ਨਿਆਣਿਆਂ ਦੇ ਸਕੂਲੇ ਤੇ admission ਫਿਰ ਨੀ ਹੋਈ ਉਰੇ, ਦਾਖਲ ਨੀ ਹੋਏ ਹਾਲੇ ਤੇ ਫਿਰ ਉਹਨਾਂ ਨੂੰ ਕਹਿਣ ਦਾ ਦਾਖਲਾ ਤਾਂ ਕੀਤਾ ਵਾ ਤੇ ਹੁਣ ਮੈਂ ਵੀ ਜਾਵਾਂਗੀ ਫਿਰ ਸਵੇਰੇ।

ਆਹੋ ਸਵੇਰੇ ਭਾਈ ਉਹ ਦਾਖਲਾ ਇਹਨਾਂ ਦਾ ਹੋਣਾ। ਇਹ ਜਿਹੀ ਕੁੜੀ ਆਉਂਦੀ ਵੀ ਮੈਂ ਬੀਬੀ ਇੱਥੇ ਨੀ ਪੈਣਾ ਮੈਂ ਚੱਕ ਪੇਣਾ admission ਹਜੇ ਹਾਲੇ ਹੋਈ ਨੀ ਸੀ ਮੇਰੇ ਵੀਰ ਨੇ ਵੀ ਉੱਥੇ

ਰੱਖਿਆ ਨੀ ਉਹਨਾਂ ਨੇ।

ਰੱਖਿਆ ਨੀ ਉਹਨਾਂ ਨੇ ਕਹਿੰਦੇ ਇੱਕ ਤਾਂ ਇਹਨੂੰ ਕੁਛ ਆਉਂਦਾ ਨੀ ਹੈ ਤੇ ਦੂਜੀ class ਚ ਵੱਡੀ ਉਮਰ

ਕੁੜੀ ਦੀ ਕੁੜੀ ਦੀ।

ਪਰ class ਸੱਤਵੀਂ ਹੈ ਨਾ ਸਾਰੀ, ਸੱਤਵੀਂ ਹੋਣ ਵਾਲਾ ਹੈ ਅੱਠਵੀਂ ਚ ਸਾਡੀ ਉਮਰ ਪੰਦਰਾਂ ਛੋਟੀ ਆ ਉਹਦੇ ਨਾਲੋਂ

ਮੈਂ ਕੁੜੀ ਇਹ ਮਲਿਕਾ ਦੇ ਹਾਣ ਦੀ ਆ ਤੇ ਮਲਿਕਾ ਹੁਣ ਗਿਆਰਵੀਂ ਚ ਹੋ ਗਈ ਆ।

ਤੇਰਾ ਭਲਾ ਹੋਵੇ, ਅੱਛਾ ਤੇ।

ਵੀ ਵੱਡੀ ਵੱਡੀ ਉਮਰ ਆ ਇਹਦੀ ਹਨਾ ਕਹਿੰਦੀ ਫਿਰ ਚੱਕ ਪੈਣਾ ਮੈਂ ਚੱਲ ਚੁੱਕ ਪੈ ਜਾਈਂ ਦੋਵੇਂ ਭੈਣ ਆਹੋ ਕਹਿੰਦੀ ਫਿਰ ਚੱਕ ਫਿਰ ਚੱਕ ਕਹਿੰਦੀ ਪਾ ਦੇਣੀ ਹੈ।

ਪਾ ਦੇਣ ਜਿੱਥੇ ਮਰਜ਼ੀ ਪਾਉਣ। ਆਹੋ ਜੇ ਉਹਨਾਂ ਦੀ ਮਰਜ਼ੀ।

ਹੈਂ?

ਓਦਾਂ ਵੀ ਸਕੂਲੇ ਵੀ ਘੱਟ ਜਾਂਦੀ ਸੀ ਤੇ ਨਾ ਪੜ੍ਹਦੀ ਵੀ ਨੀ ਸੀ।

ਹਾਂ ਆੜੇ ਆਵਾਜ਼ ਸਕੂਲੇ ਵੀ ਘੱਟ ਜਾਂਦੀ ਸਕੂਲੇ ਵੀ ਨੀ ਘੱਟ ਸਕੂਲੇ ਵੀ ਘੱਟ ਜਾਂਦੀ ਸੀ ਤੇ ਪੜ੍ਹਦੀ ਵੀ ਨੀ।

ਇਹ ਪਰ ਬਿਲਕੁਲ ਹੀ ਕੁਛ ਨੀ ਆਉਂਦਾ, ਬਿਲਕੁਲ ਹੀ ਨੀ ਕੁਛ ਆਉਂਦਾ। ਤੇ ਫਿਰ ਹਟ ਜਾਏ ਤੇ ਇਹਨੇ ਜ਼ਰੂਰ ਪੜ੍ਹਨਾ ਫਿਰ ਉਹ ਬ ਉਹ ਕੁੜੀ ਦੂਸਰੀ ਵੀ ਨੀ ਪੜ੍ਹੀ ਹੋਈ। ਪੜ੍ਹੀ ਹੈ ਮਾੜਾ ਮੋਟਾ, ਮਾੜਾ ਮੋਟਾ ਪੜ੍ਹੀ ਉਹ।

ਆਹੋ। ਬਹੁਤ ਬਹੁਤਾ ਭੱਠੇ ਤੇ ਹੈ ਨਾ ਜਾਂਦਾ ਹਨਾ ਬਹੁਤ ਹਾਂ ਭੱਠੇ ਤੇ ਹੀ ਗੱਲ ਤਾਂ ਕਰਕੇ ਤੇ ਹਮ ਨਹੀਂ ਫਿਰ ਇੱਕ ਕੰਮ ਹੀ ਹੋਣਾ ਜਾਂ ਪ ਪੜ੍ਹਾ ਲੈਣ ਜਾਂ ਭੱਠੇ ਦਾ ਕਰਾ ਲੈਣ, ਏਦਾਂ ਮੁੰਡੇ ਦੀ ਜ਼ਿੰਦਗੀ ਖ਼ਰਾਬ ਹੋਣੀ ਹੈ ਹਨਾ।

ਮੁੰਡੇ ਮੈਂ ਉਹਦਾ ਵੀ ਫਿਰ, ਇਹਦਾ ਜ਼ਿੰਦਗੀ ਖ਼ਰਾਬ ਹੀ ਹੈ ਨਾ ਪੜ੍ਹਾਈ ਵਿੱਚ ਨਾ ਕੰਮ ਚ। ਹਮ ਓਦਾਂ ਵੀ ਝਾਈ ਉਹਨਾਂ ਦੀ ਕਰਨ ਦੀ ਨੀਤ ਹੈਨੀ ਹੈ। ਫਿਰ ਭੱਠੇ ਤੇ ਕਰਨਾ Hello

ਬੱਸ ਬੈਠੇ computer ਤੇ ਦੇਖ ਰਿਹਾ ਸੀ ਕੁੱਝ

ਹਾਂ knowledge ਬੀ computer ਬਾਰੇ ਕੀ ਹੈਗਾ ਮੈਂ ਥੋੜਾ ਜਾ ਪਹਿਲਾਂ ਤੁਹਾਨੂੰ phone ਤੇ ਪੁੱਛ ਲਵਾ

ਇਹਦੇ ਜਿਹੜੀ ਆਪਣੀ computer ਤੇ typing ਆਉਂਦੀ ਏ ਜੀ ਕਿਵੇਂ ਹੈਗਾ ਇਹਦਾ

ਜਿਵੇਂ ਤੁਸੀਂ ਪੰਜਾਬੀ ਚ ਕਰਨੀ ਏ ਪੰਜਾਬੀ font use ਕਰਨਾ ਪੈਣਾ English ਕਰਨਾ English ਚਲੋ computer English ਚ ਈ ਹੁੰਦਾ ਨੇ ਉਹਦੇ ਵਾਸਤੇ

ਉਹਦੇ ਵਾਸਤੇ ਲੋੜ ਨੀਂ ਹੈ ਠੀਕ ਏ ਜੀ

ਇਹ ਚੀਜ ਹੁੰਦੀ ਏ touch typing ਮਤਲਬ ਵੀ ਦੇਖੋ touch typing ਹੁੰਦੀ ਏ ਪਹਿਲਾਂ ਦੇਖੋ typing ਦੋ ਤਰ੍ਹਾਂ ਦੀ ਏ ਅੱਛਾ ਜੀ ਹਾਂਜੀ ਇੱਕ ਤਾਂ ਹੁੰਦੀ ਜਿਹੜੀ ਆਪਾਂ manual ਕਰਦੇ ਆ

ਠੀਕ ਏ ਜਿਵੇਂ ਤੁਸੀਂ ਦੇਖਿਆ type writer ਹੁੰਨੇ ਏ

ਜਿਹੜੀ ਇਹ ਆਪਣੇ ਦੂਜੀ computer ਵਾਲੀ ਹੁੰਦੀ ਏ ਉਹ ਹੁੰਦੀ ਏ digital

ਜਿਵੇਂ digital ਦੇ ਵਿੱਚ ਤੁਸੀਂ touch typing ਹੁੰਦੀ ਏ ਜਿਵੇਂ ਮਤਲਬ ਕੀ ਆਪਾਂ type ਕਰਦੇ ਆ

ਠੀਕ ਏ ਆਪਣੇ touch screen ਹੁਣ ਉਹ ਹੈਗੀ ਏ ਹਾਂਜੀ ਜਿਵੇਂ ਦਾ ਆਪਣਾ computer touch ਏ ਨਾ use ਤਰ੍ਹਾਂ ਹੁੰਦੀ ਏ touch typing

ਹਾਂਜੀ ਉਹਦੇ ਵਿੱਚ ਕੀ ਏ ਨਾ ਜਿਹੜਾ keyboard ਹੁੰਦਾ ਉਹ screen ਤੇ ਦਿੱਖ ਜਾਂਦਾ

ਉਹ ਫੇਰ ਉਥੇ ਆਪਾਂ ਦੇਖ ਦੇਖ ਕੇ ਉਹ touch ਕਰਕੇ ਉਹਨੂੰ typing ਕਰ ਸਦਕੇ ਆ ਅੱਛਾ ਅੱਛਾ keyboard ਦੇ ਉੱਪਰ ਆਪਾਂ ਨੂੰ ਲੋੜ ਨੀਂ ਉਂਗਲੀਆਂ ਮਾਰਨ ਦੀ ਹਾਂਜੀ ਜਿਵੇਂ ਸਮਝੋ mobile ਤੇ ਆਪਾਂ touch ਕਰਦੇ ਉਸੀ ਤਰ੍ਹਾਂ ਉਹਦੇ ਉੱਪਰ ਹੋ ਜਾਂਦਾ

ਤੇ ਉਮ ਤੇ ਅੱਛਾ ਇਹ ਪੰਜਾਬੀ ਵਿੱਚ ਜਿਵੇਂ type ਕਰਨ ਦੇ ਹੁਣ ਇਹ ਇਹਦੇ ਚ ਅੜੀਕਾ ਅਲੱਗ ਅਲੱਗ ਹੁੰਦੀਆਂ ਕੇ ਕਿਵੇਂ ਹੁੰਦੀਆਂ ਦੇਖੋ ਪੰਜਾਬੀ type ਕਹੇ ਤਕਰੀਬਨ ਅੱਲਗ ਅੱਲਗ ਏ

ਜਿਵੇਂ ਤੁਸੀਂ typing ਕਰਨੀ ਏ ਕਿਹੜੇ font ਦੀ ਕਰਨੀ ਏ

ਹਮ ਜਿਹੜੇ ਕੁੱਝ ਕ ਹੁੰਨੇ ਜਦੋਂ typing ਸ਼ੁਰੂ ਕਰਨੀ ਏ font ਆਪਣਾ ਆਪਾਂ computer ਦੇ ਵਿੱਚ ਈ ਹੁੰਦਾ

ਅੱਛਾ ਜਿਵੇਂ font ਆਪਣਾ ਜਿਵੇਂ ਹੁਣ ਇਹ ਏ ਨਾ ਵੀ ਉਹ ਹੁੰਦੇ ਰਾਵੀ ਹੋਗਿਆ ਅਨਮੋਲ ਲਿਪੀ ਹੋ ਗਿਆ ਇਸ ਤਰ੍ਹਾਂ ਦੇ fonts

ਠੀਕ ਏ ਜਿਵੇਂ ਨਾ ਆਪਣਾ font ਹੁੰਦਾ ਇਹ ਜਿਵੇਂ ਅਨਮੋਲ ਲਿਪੀ ਹੋ ਗਿਆ ਰਾਵੀ ਹੋ ਗਿਆ ਠੀਕ ਏ ਅਨਮੋਲ ਲਿਪੀ ਨਾ ਜੀ ਸਿੱਧਾ ਪੈ ਜਾਂਦਾ ਠੀਕ ਏ

ਹੋਰ ਦੱਸੋ ਜੀ ਹੋਰ ਜਿਵੇਂ ਕਹਿੰਦੇ ਹੋ ਜਾਂਦਾ ਜਿਵੇਂ ਆਪਣੇ ਉਹ ਕੀ ਅਹ key pad ਹੁੰਦੇ ਨੇ ਨੁਮੇ ਤੇ numeric ਹੁੰਦੇ ਨੇ ਉਹ ਜਿਹੜੇ number ਵਾਲੇ ਹੁੰਦੇ ਨੇ ਹਨਾ ਵੀ

ਦੇਖੋ ਦੇਖੋ ਜਿਹੜੇ ਨਾ keyboard a b c ਵਾਲੇ ਹੁੰਨੇ ਏ

ਉਹਨਾ ਉਹਨਾ ਨੂੰ ਤਾਂ ਕਹਿਨੇ ਆ ਜੀ ਆਪਾਂ alphabet key

ਜੀ ਉਹਦੇ ਉਪਰ ਇੱਕ ਜਿਹੜੇ number ਵਾਲੇ ਹੁੰਨੇ ਏ ਇੱਕ ਦੋ ਤਿੰਨ ਉਹਨੂੰ ਕਹਿਨੇ ਏ numbering key

ਠੀਕ ਏ ਉਹਦੇ ਇਲਾਵਾ ਇੱਕ F one F two F three four five ਇਹਨੂੰ ਕਹਿਨੇ ਏ function key

ਤੁਹਾਡੇ friend ਨੇ ਉਸ ਆਪਣਾ ਅਹ ALT ALT control delete space button ਹੋ ਗਿਆ

ਤੇ ਫੇਰ ਜਿਹੜਾ shift key ਹੁਣ shift button ਹੁੰਦਾ ਉਹਦੇ ਨਾਲ ਆਪਾਂ ਪਹਿਲਾਂ ਅਖਰ capital ਚ ਪਾਣਾ ਹੋਵੇ ਉਹ ਪੈ ਜਾਂਦਾ

ਇਹ CAPSLOCK ਹੁੰਦਾ ਉਹਦੇ ਵਿੱਚ ਆਪਾਂ ਪੂਰੇ ਅਖਰ typing ਮਤਲਬ ਪਾਣਾ ਹੋਵੇ ਨਾ ਬੜੇ ਅਖਰ ਪਾਣੇ ਹੋਣ ਉਹ ਪੈ ਜਾਂਦੇ ਏ ਅੱਛਾ ਉਹ CAPSLOCK ਲਿਖਿਆ ਹੁੰਦਾ ਹਾਂਜੀ

ਇੱਕ ਆਪਣਾ TABKEY ਹੁੰਦਾ ਜੀ

ਹਾਂ TAB button ਹੁੰਦਾ ਉਹਦਾ ਕੰਮ ਹੁੰਦਾ ਜਿਵੇਂ space ਨਾਲ ਇੱਕ ਵਰ space ਪੈਂਦੀ ਏ TAB button ਨਾਲ ਜਿੰਨੀ ਵਰ ਦਬੋਗੇ ਉੰਨੀ space ਦੁਗਣੀ ਹੋ ਜਾਂਦੀ ਏ ਉਹਦੀ ਅੱਛਾ ਜੀ ਮਤਲਬ ਜੇ ਇੱਕ ਵਾਰ TAB ਦਬੋਗੇ ਚਾਰ ਵਾਰ space ਦਬਤੀ

ਦੋ ਵਾਰ TAB ਦਬੋਗੇ ਤਾਂ ਅੱਠ ਵਾਰ ਵੱਜੂਗੀ ਤੇ ਸੋਲਾ ਵਾਰ ਇਸ ਤਰ੍ਹਾਂ ਹੁੰਦੀ ਏ

ਮਤਲਬ ਦੁਗਣੀ ਸਪੀ ਅਹ space ਚਲੀ ਜਾਂਦੀ ਏ ਉਹਦੀ ਠੀਕ ਏ ਤੇ ਜਿਹੜਾ ਏ internet ਦੇ ਬਾਰੇ ਕੀ ਇਹਦਾ ਕੀ ਹੁੰਦਾ ਇਹ ਕਿਵੇਂ ਹੈਗਾ ਦੇਖੋ internet ਜਿਹੜਾ ਹੁੰਦਾ ਨਾ ਇਹ ਤਾਂ ਆਪਾਂ ਨੂੰ ਹੁੰਦਾ ਬੀ ਆਪਾਂ ਕੁੱਝ ਵੀ upload ਕਰਨਾ download ਕਰ ਕਿਸੇ ਨੂੰ massage ਭੇਜਣਾ mail ਪਾਉਣੀ ਏ ਉਹ ਹੁੰਦਾ ਜੀ